ਹਾਂ ਕਈ ਤਾਂ ਮਾਰਤੇ encounter ਚ ਤੇ।

ਬਾਕੀ ਇੱਕ ਦੋ ਜੇਲ ਚ ਨੇ ਬਾਕੀ ਕੋਈ ਫੜ ਰੱਖੇ ਨੇ ਗੇ। ਅੱਛਾ ਆਹਾ ਠੀਕ ਐ ਠੀਕ ਹੈ ਸਾਡੇ। ਬੇਕਸੂਰ ਫੜ ਰੱਖੇ ਨੇ ਜਿਦੇ ਵਿੱਚ ਵੀ ਜਿੰਨਾਂ ਦਾ ਕਸੂਰ ਨੀ ਹੈਗਾ।

ਹਾਂ ਇਹ ਤਾਂ ਗੱਲ ਇਹੀ ਆ ਪੈਸਿਆ ਦਾ ਚਾਹੁੰਦੀਆ। ਅੱਜ ਕੱਲ ਤਾਂ ਪੈਸੇ ਚ ਹੀ ਚੱਲਦਾ ਸਾਰਾ ਕੁੱਝ। ਹੈਅ। ਅ ਪੈਸੇ ਚ ਹੀ ਚੱਲਦਾ ਸਾਰਾ ਕੁੱਝ ਅੱਜ ਕੱਲ।

ਡੈਡੀ ਲਟੇਰਮੈਂਟ ਹੋਏ ਨੇ ਕਰਨਲ।

ਤਾਡੇ ਕੀ ਕਰਦੇ।

ਹਾਂ।

ਪਰਿਵਾਰ ਚ ਕੋਣ ਕੋਣ ਆ ਤੁਹੀਂ। ਪਰਿਵਾਰ ਚ ਅਸੀਂ ਹੈਗੇ ਆ ਛ ਛੇ ਜਣੇ।

ਹਾਂ ਦਾਦਾ - ਦਾਦੀ, ਭੈਣਾਂ, ਡੈਡੀ ਮੰਮੀ ਹੁਣੇ।

ਮੰਮੀ ਡੈਡੀ, ਦੋ ਭੈਣਾਂ।

ਦੋਵੇਂ ਭੈਣ ਭਾਈ ਆ। ਠੀਕ ਐ ਚੱਲੋ ਵਧੀਆ।

ਤੁਹਾਡਾ ਕੀ dream ਐ।

ਸੁਪਨਾ ਬਸ army ਦਾ ਵਾ।

ਤੁਸੀਂ ਨੇ ਵੀ ਨਾਲ ਦੇਖ ਲੈਣੀ ਸੀ ਨਾਲ ਓਹਦੀ ਭਰਤੀ ਦਾ ਵੀ।

ਪੰਜਾਬ ਪੁਲਿਸ ਦੀ ਜਾਂ army ਦੀ ਦੇਖ ਲੈਂਦੇ। ਹਾਂ ਦੇਖਣੀ ਆ ਮੈਂ ਵੀ। ITIITI ਦੀ ਭਰਤੀ ਦੇਖਲਾਗੇ ਇੱਕ ਵਾਰੀ ITI ਦੇ ਫਾਰਮ ਭਰ ਕੇ ਫਾਰਮ ਹੈਨਾ ਵੈਸੇ ਮੈਂ ਪੋਸਟਾਂ ਜਿਹੀਆ ਭਰੀ ਜਾਉਗਾ, ਜਿੱਧਰ ਹੋਗਿਆ ਸੋ ਹੋਗਿਆ ਹੈਨਾਂ। ਆ ਹੁਣ ਵੀ ਆ ਰਹੀ ਹੈ CRPF ਦੀ ਭਰਤੀ।

ਹਾਂ ਦੇਖੁਗਾ ਮੈਂ ਵੀ ਇੱਕ ਵਾਰ ਤਾਂ ਭਰ ਦੇਖਾਂਗੇ।

army ਚ army ਤਾਂ ਲੋਕੀ ਤਾਂਹੀ ਨੀ ਆਂਦੇ ਫੋਜ ਚ।

ਹਾਂ ਹੁਣ ਚਾਰ ਸਾਲ ਦੀ ਕਰਤੀ ਹੁਣ ਹਨਾਂ। ਬੰਦਾ ਚਾਰ ਸਾਲ ਬਾਅਦ ਕਰੇ ਵੀ ਕੀ ਆ ਕੇ। ਹਮ

ਚੱਲ ਬਾਕੀ ਜਿੰਨਾਂ ਦਾ ਸੁਪਨਾ ਹੁੰਦਾ ਉਹ ਤਾਂ ਜਾਣੇ ਹੀ, ਜਾਣੇ ਈ ਏ ਨਾਲ। ਚਾਹੇ ਚਾਰ ਸਾਲ ਹੋ ਚਾਹੇ ਦੋ ਸਾਲ ਹੈਅ। ਚਾਰ ਸਾਲ ਵਾਲੇ ਹੀ ਘੱਟ ਨੇ ਫਿਰ ਵੀ। ਹਮ ਇਹ ਤਾਂ ਸਰਕਾਰ ਨੇ ਗਲਤ ਕੀਤਾ।

ਉਹ ਤਾਂ ਸੁਪਨੇ ਹੀ ਬਣ ਜਣੇ ਆ ਅੱਜ ਕੱਲ। ਉਹ ਤਾਂ ਇੱਕ, ਉਹ ਤਾਂ ਖੋਹ ਹੀ ਲੈਣਗੇ ਇੱਕ ਨਾ ਇੱਕ ਦਿਨ ਸਰਕਾਰ ਹੁਣ ਚਾਰ ਸਾਲ ਦੀ ਆ ਬਸ ਭਰਤੀ ਓਦੇ ਤੋਂ ਬਾਅਦ ਜਮੇ ਹੀ ਬੰਦ ਕਰ ਦੇਣਗੇ ਪਹਿਲਾਂ ਵਾਲਾ ਮਾਹੋਲ ਸੀ ਜਿਵੇਂ ਪਹਿਲਾਂ ਨੀ ਹੁੰਦਾ ਸੀਗਾ ਲੋਕ।

ਕਿ ਜਿਵੇਂ ਪਹਿਲਾਂ ਫੜ ਕੇ ਲੈ ਕੇ ਆਂਦੇ ਸੀ ਟੈਂਟ ਨਾਲ ਚੜਦੇ ਸੀਗੇ ਵੀ ਚੱਲ ਆਜੋ ਭਰਤੀ ਤੋਨੂੰ ਅਸੀਂ ਕਰਦੇ ਆ ਅਨਪੜਾਂ ਨੂੰ ਅਸੀਂ ਵੀ ਖੜਦੇ ਸੀ ਨਾ।

ਬਸ ਇਦੇ ਤੋਂ ਬਾਅਦ ਇਹੀ ਚੱਲਣਗੇ, ਇੱਕ ਤੋਂ, ਇੱਕ ਤੋਂ ਵੱਧ ਭਰਤੀਆ ਦਿਖਾ ਕੇ। ਹਾਂ ਇਹੀ ਚਲਣਗੇ ਫਿਰ ਤਾਂ।

ਦੇਸ ਦਾ ਮਾਹੋਲ ਹੀ ਜਮਾਂ ਹੀ ਪਲਟ ਤਾਂ ਪੰਜਾਬ ਦਾ ਸਾਰਾ।

ਯਾਰ ਪਿੰਡਾਂ ਚ ਇੱਕ ਤੇ ਚਿੱਟਾ ਹੀ ਬਹੁਤ ਚੱਲਦਾ ਅੱਜਕੱਲ। ਹਮ ਪਹਿਲਾਂ ਨੀ ਹੈਗਾ ਸੀਗਾ ਹੁਣ ਥੋੜਾ ਜਿਹਾ ਆਗਿਆ ਦੋ ਕ ਸਾਲਾਂ ਤੋਂ।

ਯਾਰ ਇਹ ਸਰਕਾਰ, ਇਹ ਸਰਕਾਰ ਕਹਿੰਦੀ ਸੀਗੀ ਹੈਨਾ ਕਿ ਚਿੱਟਾ ਲਾਉਂਦੇ ਨੀ ਹੈਗੇ ਵੀ ਅਸੀਂ ਚਿੱਟਾ ਖਤਮ ਕਰਦਾਂਗੇ, ਨਸੇ, ਠੇਕੇ ਬੰਦ ਕਰਵਾਦਾਗੇ ਇਹ ਮੇਰਾ ਵਾਦਾ ਆ। ਕਹਿੰਦੀ ਸੀ ਹੁਣ ਇਹ ਕਹਿੰਦੇ, ਕਹਿੰਦੇ ਆਮ ਵਿੱਕਣ ਲੱਗੂਗਾ ਨਸਾ। ਅੱਛਾ ਆਮ ਹੀ ਵਿੱਕਣ ਲੱਗੂ ਦੁਕਾਨਾਂ ਤੇ। ਹਾਂ ਕਹਿੰਦੀ ਦਾਰੂ ਦੁਕਾਨਾਂ ਤੇ ਐ ਦੁਕਾਨਾਂ ਤੇ ਮਿਲਿਆ ਕਰੂੰਗੀ।

ਹਾਂ ਇੰਨਾ ਦਾ ਕੀ ਵਤਨ।

ਹੋਰ ਦੱਸੋ?

ਨਹੀਂ ਅਸੀਂ ਨੀ ਕਰਦੇ ਨਸਾ ਅਸੀਂ ਸਭ ਬਚੇ ਹੋਏ ਆ ਨਸੇ ਤੋਂ। ਚਲੋ ਵਧੀਆ ਬਹੁਤ ਵਧੀਆ, ਬਹੁਤ।

ਜੇ ਨਸਾ ਕਰਦੇ ਹੁੰਦੇ ਫਿਰ ਅੰਮ੍ਰਿਤਪਾਲ ਬਣੀ ਖੜਦੇ ਸੀ। ਅੱਛਾ ਅੰਮ ਠੀਕ ਐ ਇੱਧਰ ਹੀ ਆ ਹਜੇ।

ਵਧੀਆ ਚੱਲ ਨਸੇ ਤੋਂ ਬਚੇ ਰਹੋ ਹਨਾਂ।

ਹਮ ਹਾਂ ਹਾਂ ਵਧੀਆ ਗਾ, ਚਲ ਠੀਕ ਐ।

ਠੀਕ ਐ। ਦਾਸ ਜਰਨੈਲ ਸਿੰਘ ਚਕਰ ਦੀ ਫ਼ਤਿਹ ਆਪ ਸਾਰੇ ਸਰੋਤਿਆਂ ਨੇ ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਰੋਤਿਓ ਤੁਸੀਂ ਸਾਡੇ ਇਹਨਾਂ ਪ੍ਰਗੋਰਾਮਾਂ ਦੇ ਵਿੱਚ ਅਹ ਗੱਲਬਾਤ ਦਾ ਹਿੱਸਾ ਬਣ ਸਕਦੇ ਹੋ, ਅਹ USA ਕੈਨੇਡਾ ਦਾ ਸਾਂਝਾ number ਹੈ ਜੀ triple eight six zero two four seven four zero ਅੱਠ ਸੌ ਅਠਾਸੀ ਛੇ ਸੌ ਦੋ ਸੰਤਾਲੀ ਚਾਲੀ ਸੋ ਸਰੋਤਿਓ ਬਾਕੀ ਦੇ ਨੰਬਰਾਂ ਦੀ ਇੱਕ ਬੜੀ ਵੱਡੀ list ਹੈ, ਜਿਹੜੀ ਕਿ ਤੁਸੀਂ ਸਾਡੀ website ਤੇ ਵੇਖ ਸਕਦੇ ਹੋ ਜੀ। ਸਾਡੀ website ਹੈ ਜੀ WWW dot ਰੇਡੀਓ voice of ਖ਼ਾਲਸਾ dot com ਜਾਂ ਫਿਰ ਤੁਸੀਂ ਸਾਡੇ ਫੇਸਬੁਕ page ਤੋਂ ਵੀ ਜਾਣਕਾਰੀ ਲੈ ਸਕਦੇ ਹੋ ਸਾਡਾ ਫੇਸਬੁੱਕ page ਹੈ ਜੀ ਫੇਸਬੁਕ dot com slash ਰੇਡੀਓ voice of ਖ਼ਾਲਸਾ। ਸੋ ਸਰੋਤਿਓ ਅਹ ਆਉਂਦੇ ਹਾਂ ਸਾਡੇ ਅੱਜ ਦੇ ਵਿਸ਼ੇ ਵੱਲ ਅਸੀਂ ਇੱਕ ਕਿਤਾਬ ਜਿਹੜੀ ਕਿ ਅਹ ਅਹ ਹਰਪਾਲ ਸਿੰਘ ਜੀ ਪੰਨੂ ਦੁਬਾਰਾ ਲਿਖੀ ਹੋਈ ਹੈ ਤੇ ਨਾਮ ਹੈ ਗੋਤਮ ਤੋਂ ਤਾਸਕੀ ਤੱਕ, ਉਹ ਉਹਦੇ ਬਾਰੇ ਵਿਚਾਰ ਕਰਾਂਗੇ, ਉਹਨੂੰ ਪੜ੍ਹਾਂਗੇ ਜਾਣਾਂਗੇ ਅਹ ਕਿ ਗੋਤਮ ਤੋਂ ਤਾਸਕੀ ਤੱਕ ਦਾ ਜਿਹੜਾ ਅਹ ਰਹੱਸ ਸੀਗਾ ਉਹ ਹਰਪਾਲ ਸਿੰਘ ਪੰਨੂ ਦੀ ਕਲਮ ਨੇ ਕੀ ਲਿਖਿਆ ਹੈਗਾ ਸੋ ਸਭ ਤੋਂ ਪਹਿਲਾਂ ਅਹ ਜਿਹੜਾ ਲੇਖ ਹੈ, ਸਭ ਤੋਂ ਪਹਿਲਾ ਜਿਹੜਾ lesson ਹੈ ਇਸ ਕਿਤਾਬ ਦਾ ਉਹ ਹੈਗਾ ਜੀ ਗੌਤਮ ਬੁੱਧ, ਸੌ ਇੱਥੋਂ ਅਸੀਂ ਸ਼ੁਰੂ ਕਰਦੇ ਹਾਂ, ਦੇਖਦੇ ਹਾਂ ਹਰਪਾਲ ਸਿੰਘ ਪੰਨੂ ਜੀ ਇਸ ਕਿਤਾਬ ਦੇ ਵਿੱਚ ਕਿਹੜੇ ਰਹੱਸਾਂ ਨੂੰ ਖੋਲਦੇ ਨੇ ਅਹ ਸਭ ਤੋਂ ਪਹਿਲਾ ਸਿਰਲੇਖ ਹੈਗਾ ਜੀ ਗੌਤਮ ਬੁੱਧ। ਹਰਪਾਲ ਸਿੰਘ ਪੰਨੂ ਦੀ ਕਲਮ ਤੋਂ ਢਾਈ ਹਜ਼ਾਰ ਸਾਲ ਪਹਿਲਾਂ ਜਦੋਂ ਵਿਸ਼ਵ ਭਰਮ ਅਤੇ ਮਿੱਥ ਦੇ ਸੰਸਕਾਰਾਂ ਵਿਚ ਲਿਪਟਿਆ ਪਿਆ ਸੀ, ਮਹਾਤਮਾ ਬੁੱਧ ਜਿਹੇ ਵਿਗਿਆਨਕ ਸੋਚ ਵਾਲੇ ਵਿਅਕਤੀ ਦਾ ਜਨਮ ਇਕ ਚਮਤਕਾਰ ਸੀ। ਉਸ ਨੇ ਸ਼ਕਤੀਸ਼ਾਲੀ ਬੌਧਿਕਤਾ ਦੀ ਰੋਸ਼ਨੀ ਰਾਹੀਂ ਹਰ ਪੁਰਾਣੇ ਵਿਸ਼ਵਾਸ ਨੂੰ ਤੋੜਿਆ ਵੇਦਾਂ ਦੀ ਪ੍ਰਭੂਸੱਤਾ ਨੂੰ ਵੰਗਾਰਨ ਲਈ ਵੰਗਾਰਨਾ ਕੋਈ ਖੇਡ ਨਹੀਂ ਸੀ ਪਰ ਉਸ ਨੇ ਅਜਿਹਾ ਕਰ ਦਿਖਾਇਆ। ਉਸ ਨੇ ਹਰ ਪਰੰਪਰਾ ਉਤੇ ਵਾਰ ਕੀਤਾ ਸੰਸਕ੍ਰਿਤ ਭਾਸ਼ਾ ਦੀ ਦਿੱਬਤਾ ਉਤੇ ਵਰਣ ਆਸ਼ਰਮ ਪ੍ਰਥਾ ਉਤੇ ਬ੍ਰਾਹਮਣਾਂ ਵਲੋਂ ਪ੍ਰਚੱਲਤ ਕਰਮਕਾਂਡਾਂ ਉਤੇ, ਪੁਜਾਰੀ ਵਰਗ ਵਲੋਂ ਕੀਤੀ ਜਾਂਦੀ ਲੁੱਟ ਉਤੇ ਉਸ ਨੇ ਤਿੱਖੇ ਹੱਲੇ ਕੀਤੇ ਬੋਧ ਪਰੰਪਰਾ ਵੀ ਜੈਨ-ਪਰੰਪਰਾ ਵਾਂਗ ਆਰੀਅਨ ਪਰੰਪਰਾ ਤੋਂ ਸੁਤੰਤਰ ਅਵੈਦਕ ਸ਼੍ਰਮਣ ਪਰੰਪਰਾ ਕਰ ਕੇ ਜਾਣੀ ਜਾਂਦੀ ਹੈ। ਬੁੱਧ ਦੇ ਉਪਦੇਸ਼ ਇੰਨੇ ਸ਼ਕਤੀਸ਼ਾਲੀ ਸਨ ਕਿ ਉਨ੍ਹਾਂ ਨੂੰ ਸਿੰਘਨਾਦ, ਭਾਵ ਸ਼ੇਰ ਦੀ ਗਰਜ ਕਿਹਾ ਜਾਂਦਾ ਹੈ ਸਮਰਾਟ ਅਸ਼ੋਕ ਦੁਆਰਾ ਲੋਹੇ ਦੇ ਸਤੰਭ ਉੱਤੇ ਬਣੇ ਚਾਰ ਦਿਸ਼ਾਵਾਂ ਵੱਲ ਦਹਾੜਦੇ ਚਾਰ ਸ਼ੇਰ, ਬੁੱਧ ਦੀਆਂ ਗਰਜਾਂ ਦੇ ਪ੍ਰਤੀਕ ਹਨ ਇਹ ਨਿਸ਼ਾਨ ਆਧੁਨਿਕ ਭਾਰਤ ਦਾ ਰਾਸ਼ਟਰੀ ਚਿੰਨ੍ਹ ਹੈ ਹੈ ਜੋ ਨੋਟਾਂ ਅਤੇ ਸਿੱਕਿਆਂ ਆਦਿਕ ਸਮੇਤ ਹਰ ਸਰਕਾਰੀ ਕਾਗਜ਼ ਪੱਤਰ ਉਪਰ ਉਕਰਿਆ ਮਿਲਦਾ ਹੈ। ਬੁੱਧ ਦਾ ਧਰਮ-ਚੱਕਰ ਕੌਮੀ ਝੰਡੇ ਦੇ ਵਿਚਕਾਰ ਸੁਸ਼ੋਭਿਤ ਹੈ ਗੌਤਮ ਦਾ ਜਨਮ ਪੰਜ ਸੌ ਛੱਠ ਪੂਰਬ ਈਸਾ ਵਿਚ ਹਿਮਾਲਿਆ ਪਰਬਤ ਦੇ ਨਜ਼ਦੀਕ ਦੀਆਂ ਵਾਦੀਆਂ ਵਿਚ ਕਪਿਲਵਸਤੂ ਦੀ ਰਿਆਸਤ ਅਧੀਨ

ਸੁਧੋਧਨ ਸਾਕਯਵੰਸ਼ ਦੀ ਗਣਤੰਤਰ ਦਾ ਰਾਜਾ ਸੀ ਸਾਕਯ ਕੁਲ ਖੱਤਰੀਆਂ ਵਿਚ ਸਤਿਕਾਰਯੋਗ ਖ਼ਾਨਦਾਨ ਸੀ ਮਹਾਰਾਣੀ ਮਹਾਂਮਾਇਆ ਦਾ ਪਿਤਾ ਕੋਲੀ ਰਿਆਸਤ ਦਾ ਰਾਜਾ ਸੀ ਤੇ ਦੇਵਦਾਹ ਉਸ ਦੀ ਰਾਜਧਾਨੀ ਸੀ ਰਿਵਾਜ ਅਨੁਸਾਰ ਪਹਿਲੇ ਬੱਚੇ ਦੇ ਜਨਮ ਵਕਤ ਇਸਤਰੀਆਂ ਪੇਕੇ ਜਾਇਆ ਕਰਦੀਆਂ ਸਨ ਬੁੱਧ ਦੇ ਜਨਮ ਤੋਂ ਪਹਿਲਾਂ ਮਹਾਂਮਾਇਆ ਨੇ ਸੁਧੋਧਨ ਪਾਸ ਬੇਨਤੀ ਕੀਤੀ ਕਿ ਮਾਪਿਆਂ ਪਾਸ ਪੁਚਾਓ ਰਥ ਤਿਆਰ ਕਰ ਦਿੱਤੇ ਗਏ ਸੈਨਿਕਾਂ ਦੀ ਇਕ ਟੁਕੜੀ ਉਨ੍ਹਾਂ ਨਾਲ ਤੋਰ ਦਿੱਤੀਆਂ ਤੇ ਇਹ ਕਾਫਲਾ ਦੇਵਦਾਹ ਸ਼ਹਿਰ ਵੱਲ ਤੁਰ ਪਿਆ ਸ਼ਾਇਦ ਕੁਦਰਤ ਨੂੰ ਅਜਿਹਾ ਮਨਜ਼ੂਰ ਸੀ ਕਿ ਜਿਸ ਬਾਲਕ ਨੇ ਸ਼ਾਹੀ ਮਹਿਲਾਂ ਦੀ ਥਾਂ ਬਣਵਾਸੀ ਜੀਵਨ ਨੂੰ ਚੁਣਨਾ ਸੀ, ਉਸ ਦਾ ਜਨਮ ਵੀ ਜੰਗਲ ਵਿਚ ਹੋਵੇ ਸਫਰ ਦੌਰਾਨ ਮਹਾਰਾਣੀ ਰਥ ਵਿਚ ਬੈਠੀ ਬੈਠੀ ਥੱਕ ਗਈ ਤਾਂ ਉਸ ਨੇ ਪੈਦਲ ਤੁਰਨ ਦੀ ਇੱਛਾ ਪ੍ਰਗਟ ਕੀਤੀ ਰਥ ਦੇ ਨਾਲ ਨਾਲ ਬਾਂਦੀਆਂ ਸਮੇਤ ਤੁਰੀ ਜਾ ਰਹੀ ਸੀ ਕਿ ਝਾੜੀ ਉਤੇ ਸੁਹਣੇ ਫੁੱਲਾਂ ਦੀ ਡਾਲੀ ਲਹਿਲਾ ਲਹਿਰਾਉਂਦੀ ਦੇਖੀ ਮਹਾਂਮਾਇਆ ਨੇ ਬਾਂਹ ਉਚੀ ਉਲਾਰ ਕੇ ਫੁੱਲਾਂ ਲੱਦੀ ਟਾਹਣੀ ਤੋੜਨੀ ਚਾਹੀ ਤਾਂ ਤਿੱਖਾ ਦਰਦ ਆਰੰਭ ਹੋ ਗਿਆ। ਇਥੇ ਹੀ ਜੰਗਲ ਵਿਚ ਬੱਚੇ ਦਾ ਜਨਮ ਹੋਇਆ ਮਹਾਰਾਣੀ ਬੱਚੇ ਸਮੇਤ ਵਾਪਸ ਕਪਿਲਵਸਤੂ ਆ ਗਈ ਜਨਮ ਤੋਂ ਸੱਤ ਦਿਨ ਬਾਅਦ ਸ਼ਹਿਜਾਦੇ ਦਾ ਨਾਮ ਸਿਧਾਰਥ ਰੱਖਿਆ ਗਿਆ, ਤੇ ਉਸ ਸਮੇਂ ਮਾਤਾ ਪ੍ਰਲੋਕ ਸਿਧਾਰ ਗਏ। ਸਿਧਾਰਥ ਨੂੰ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਸ ਦੀ ਮਾਸੀ ਪ੍ਰਜਾਪਤੀ ਗੌਤਮੀ ਨੂੰ ਸੌਂਪੀ ਗਈ, ਜਿਸ ਨੂੰ ਵਿਆਹ ਤੋਂ ਬਾੳਦ ਸੁਧੋਧਨ ਨੇ ਆਪਣੀ ਰਾਣੀ ਬਣਾਇਆ, ਸਿਧਾਰਥ ਦੇ ਨਾਮਕਰਣ ਦੀ ਰਸਮ ਵੀ ਦਿਲਚਸਪ ਹੈ। ਆਪਣੇ ਸਮੇਂ ਦਾ ਪ੍ਰਸਿੱਧ ਜੋਤਸ਼ੀ ਆਸਿਤ, ਕਪਿਲਵਸਤੂ ਵਿਖੇ ਆਇਆ ਮਹਿਲ ਵਿਚ ਰਾਜਾ ਸੁਧੋਧਨ ਨੇ ਉਸ ਦਾ ਬੜਾ ਸਤਿਕਾਰ ਕੀਤਾ। ਪਰ ਬੱਚੇ ਦਾ ਮੁੱਖ ਦੇਖਣ ਸਾਰ ਸਾਧੂ ਦੀਆਂ ਅੱਖਾਂ ਵਿਚ ਹੰਝੂ ਭਰ ਆਏ ਰਾਜਾ ਉਦਾਸ ਹੋ ਗਿਆ ਕਿ ਸ਼ਾਇਦ ਕੋਈ ਦੁਰਘਟਨਾ ਵਾਪਰੇਗੀ, ਪਰ ਸਾਧੂ ਨੇ ਕਿਹਾ ਮਹਾਰਾਜ ਇਹ ਖੁਸ਼ੀ ਦੇ ਅਥਰੂ ਹਨ। ਮਨੁੱਖਤਾ ਦਾ ਰਖਵਾਲਾ ਤੇ ਸ੍ਰਿਸ਼ਟੀ ਦਾ ਸੱਚਾ ਹਮਦਰਦ ਪੈਦਾ ਹੋਇਆ ਹੈ ਦੁੱਖ ਕੇਵਲ ਇਸ ਗੱਲ ਦਾ ਹੈ ਕਿ ਮੈਂ ਤੇ ਤੁਸੀਂ ਉਹ ਦਿਨ ਦੇਖਣ ਲਈ ਜਿਉਂਦੇ ਨਹੀਂ ਹੋਵਾਂਗੇ ਜਦੋਂ ਸਾਰੇ ਸੰਸਾਰ ਵਿਚ ਇਸ ਰਾਜ ਕੁਮਾਰ ਦੀ ਕੀਰਤੀ ਫੈਲੇਗੀ। ਇਸੇ ਸਾਧੂ ਆਸਿਤ ਨੇ ਬੱਚੇ ਦਾ ਨਾਮ ਸਿਧਾਰਥ ਰੱਖਿਆ, ਸਿਧਾਰਥ ਦਾ ਅਰਥ ਹੈ ਉਹ ਵਿਅਕਤੀ ਜਿਸ ਨੇ ਆਪਣੀ ਮੰਜ਼ਲ ਤੈਅ ਕਰ ਲਈ ਹੋਵੇ ਮਾਸੀ ਇਹ ਸੋਚ-ਸੋਚ ਕੇ ਬੱਚੇ ਵੱਲ ਵਧੀਕ ਧਿਆਨ ਰੱਖਦੀ ਕਿ ਦੋਸ਼ ਨਾ ਲੱਗੇ, ਮਾਂ ਵਿਹੂਣੇ ਬਾਲ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਪਿਤਾ ਬੱਚੇ ਦੀ ਵਿਦਿਆ ਅਤੇ ਸੁਖ-ਸਾਧਨ ਦਾ ਪੂਰਾ ਧਿਆਨ ਰੱਖਦਾ ਪਰ ਬਾਲਕ ਸਿਧਾਰਥ ਇਕਾਂਤ ਪਸੰਦ ਸੁਭਾਅ ਦਾ ਸੀ, ਇਕੱਲਾ ਬਾਗਾਂ ਵਿਚ ਟਹਿਲਦਾ ਅਤੇ ਵਿਚਾਰਾਂ ਵਿਚ ਮਗਨ ਰਹਿੰਦਾ, ਕੀ ਇਸ ਨੂੰ ਮਾਂ ਯਾਦ ਆਉਂਦੀ ਹੈ, ਪਿਤਾ ਸੋਚਦਾ, ਪਰ ਮਾਂ ਦਾ ਤਾਂ ਇਸ ਨੂੰ ਰੰਚਕ ਮਾਤਰ ਖਿਆਲ ਨਹੀਂ ਹੋ ਸਕਦਾ ਕਿਉਂਕਿ ਮਾਂ ਤਾਂ ਉਦੋਂ ਪ੍ਰਲੋਕ ਸਿਧਾਰ ਗਈ ਸੀ ਜਦੋਂ ਉਹ ਸੱਤ ਦਿਨਾਂ ਦਾ ਸੀ ਸਭ ਇਹੋ ਦਸਦੇ ਸਨ ਕਿ ਪ੍ਰਜਾਪਤੀ ਮਾਂ ਹੈ ਫਿਰ ਕਿਸ ਚੀਜ਼ ਦੀ ਤਲਾਸ਼ ਹੈ ਸਿਧਾਰਥ ਨੂੰ ਪਿਤਾ ਅਕਸਰ ਸੋਚਦਾ ਪਰ ਕਿਤੋਂ ਕੋਈ ਜਵਾਬ ਨਾ ਮਿਲਦਾ। ਇਕ ਦਿਨ ਬਾਗਾਂ ਵਿਚ ਟਹਿਲਦਿਆਂ ਗੌਤਮ ਨੇ ਆਕਾਸ਼ ਵੱਲ ਨਜ਼ਰ ਮਾਰੀ ਤਾਂ ਉਡਦੀ ਜਾਂਦੀ ਹੰਸਾਂ ਦੀ ਕਤਾਰ ਵਿਚੋਂ ਇਕ ਤੜਫਦਾ ਹੋਇਆ ਹੰਸ ਧਰਤੀ ਤੇ ਆ ਡਿੱਗਾ ਸਿਧਾਰਥ ਨੇ ਜ਼ਖਮੀ ਹੰਸ ਨੂੰ ਗੋਦ ਵਿਚ ਚੁੱਕ ਲਿਆ।

ਇਹ ਮੇਰਾ ਤੀਰ ਖਾ ਕੇ ਡਿੱਗਾ ਹੈ ਸਿਧਾਰਥ ਨੇ ਕਿਹਾ ਹੰਸ ਮੇਰਾ ਹੈ, ਇਸ ਨੂੰ ਮੈਂ ਰੱਖਾਂਗਾ ਸ਼ਿਕਾਇਤ ਲੈ ਕੇ ਦੇਵਦੱਤ ਮਹਾਰਾਜ ਸੋਧਨ ਪਾਸ ਗਿਆ, ਸੁੋਧਨ ਨੇ ਪੁੱਛਿਆ ਸਿਧਾਰਥ, ਦੇਵਦੱਤ ਨੇ ਤੀਰ ਚਲਾ ਕੇ ਇਹ ਹੰਸ ਨੇ ਸੁੱਟ ਲਿਆ ਹੈ ਇਸ ਕਰਕੇ ਇਹ ਉਸ ਦਾ ਸ਼ਿਕਾਰ ਹੈ, ਤੁਸੀਂ ਇਸ ਤੇ ਕਿਵੇਂ ਆਪਣਾ ਹੱਕ ਚੁਕਾ ਜਤਾਉਂਦੇ ਹੋ ਸਿਧਾਰਥ ਨੇ ਕਿਹਾ ਜਿਸ ਨੇ ਮਾਰਿਆ ਹੋਵੇ, ਜੀਵ ਉਸ ਦਾ ਨਹੀਂ ਹੁੰਦਾ ਮਹਾਰਾਜ। ਉਸ ਦਾ ਹੁੰਦਾ ਹੈ ਜਿਸ ਨੇ ਉਸ ਨੂੰ ਬਚਾਇਆ ਹੋਵੇ, ਮੈਂ ਹੰਸ ਨੂੰ ਬਚਾ ਲਿਆ ਹੈ, ਇਸ ਕਰਕੇ ਇਹ ਮੇਰਾ ਹੈ ਪਿਤਾ ਪ੍ਰਸੰਨ ਹੋਇਆ ਤੇ ਹੰਸ ਸਿਧਾਰਥ ਨੂੰ ਮਿਲਿਆ ਸਿਧਾਰਥ ਨੇ ਜ਼ਖਮੀ ਹੰਸ ਰਾਜ਼ੀ ਕੀਤਾ ਤੇ ਪਿਆਰ ਦੇ ਕੇ ਉਸ ਨੂੰ ਵਿਸ਼ਾਲ ਆਕਾਸ਼ ਵਿਚ ਉਡਾ ਦਿੱਤਾ। ਇਸ ਘਟਨਾ ਨੇ ਮਹਿਲ ਵਿਚ ਹਿਲਜੁਲ ਪੈਦਾ ਕੀਤੀ ਕਿ ਬਾਲਕ ਦੀਆਂ ਰੁਚੀਆਂ ਸਾਧਾਰਣ ਨਹੀਂ ਉਸ ਦੀ ਨਿਆਇ ਸ਼ਕਤੀ ਵਿਲੱਖਣ ਹੈ ਪਿਤਾ ਸਧੋਧਨ ਨੇ ਸਿਧਾਰਥ ਦੇ ਟਹਿਲਣ ਲਈ ਤਿੰਨ ਤਲਾਬ ਬਣਾਏ ਇਕ ਵਿਚ ਕੇਵਲ ਨੀਲੇ ਕੰਵਲ ਖਿੜਨ, ਇਸ ਦਾ ਨਾਮ ਨੀਲ-ਕਮਲ ਰੱਖਿਆ ਗਿਆ, ਦੂਜੇ ਵਿਚ ਲਾਲ ਕੰਵਲ ਖਿੜਨ, ਇਸ ਦਾ ਨਾਮ ਲਾਲ-ਕਮਲ ਰੱਖਿਆ ਗਿਆ ਅਤੇ ਇਕ ਤਲਾਬ ਵਿਚ ਸਫੈਦ ਰੰਗ ਦੇ ਫੁੱਲ ਖਿੜਨ, ਉਸ ਦਾ ਨਾਮ ਸ਼ਵੇਤ-ਕਮਲ ਰੱਖਿਆ ਗਿਆ ਰਾਜ ਕੁਮਾਰ ਦੇ ਨਿਵਾਸ ਵਾਸਤੇ ਤਿੰਨ ਮਹਿਲ ਬਣਵਾਏ ਗਏ ਇਕ ਸਰਦੀਆਂ ਵਾਸਤੇ, ਜਿਹੜਾ ਨਿੱਘਾ ਸੀ, ਇਕ ਗਰਮੀਆਂ ਵਾਸਤੇ, ਜਿਹੜਾ ਅੰਦਰੋਂ ਠੰਢਾ ਸੀ ਇਕ ਚੁਮਾਸੇ ਵਾਸਤੇ ਕਿ ਬਰਸਾਤ ਦੇ ਦਿਨਾਂ ਵਿਚ ਜਹਿਰੀਲੇ ਜੀਵ, ਸੱਪ, ਬਿੱਛੂ, ਮੱਛਰ, ਮੱਖੀ ਆਦਿਕ ਨਿਕਲਦੇ ਹਨ ਇਸ ਕਰਕੇ ਚਾਰ ਮਹੀਨੇ ਇਸ ਮਹੱਲ ਦੇ ਅੰਦਰ ਹੀ ਨਾਚ ਗਾਣਾ, ਗੀਤ ਸੰਗੀਤ ਚਲਦਾ ਰਹਿੰਦਾ ਸੀ। ਇਉਂ ਉਸ ਦੀ ਪਰਿਵਰਸ਼ ਪੂਰਨ ਸ਼ਾਹਾਨਾ ਠਾਠ ਬਾਠ ਨਾਲ ਕੀਤੀ ਗਈ ਕਿਸੇ ਉਦਾਸ, ਬਿਮਾਰ ਜਾਂ ਦੁਖੀ ਬੰਦੇ ਨੂੰ ਉਸ ਦੇ ਨੇੜੇ ਨਾ ਜਾਣ ਦਿਤਾ ਜਾਂਦਾ ਬੇਸ਼ੱਕ ਰਾਜ ਕੁਮਾਰ ਦੇ ਮਨੋਰੰਜਨ ਵਾਸਤੇ ਹਰ ਸ਼ੈਅ ਮੌਜੂਦ ਹੁੰਦੀ ਪਰ ਬਾਲਕ ਖੁਸ਼ ਨਹੀਂ ਸੀ, ਇਕ ਦਿਨ ਸਿਧਾਰਥ ਨੇ ਦੇਖਿਆ ਕਿ ਬਾਗ ਵਿਚ ਛਿਪਕਲੀ ਇਕ ਕੀੜੇ ਨੂੰ ਨਿਗਲ ਰਹੀ ਸੀ ਤਾਂ ਸਪੋਲੀਏ ਨੇ ਛਿਪਕਲੀ ਨੂੰ ਧਰ ਦਬੋਚਿਆ, ਅਜੇ ਛਿਪਕਲੀ ਸਪੋਲੀਏ ਨੇ ਮੂੰਹ ਵਿਚ ਹੀ ਸੀ ਕਿ ਉਡਦੀ ਇੱਲ ਹੇਠਾਂ ਆਈ ਤੇ ਝਪੱਟਾ ਮਾਰ ਕੇ ਸੱਪ ਨੂੰ ਲੈ ਉੱਡੀ ਕੀ ਇਹੋ ਜ਼ਿੰਦਗੀ ਹੈ ਸਿਧਾਰਥ ਸੋਚਣ ਲੱਗਾ, ਹਿੰਸਾ ਤੇ ਮੌਤ, ਕੀ ਇਹੀ ਸਭ ਕੁੱਝ ਹੈ ਬੱਸ, ਇਸ ਤੋਂ ਬਚਾਅ ਨਹੀਂ ਹੋ ਸਕਦਾ ਰਾਜ ਕੁਮਾਰ ਇਨ੍ਹਾਂ ਸੋਚਾਂ ਵਿਚ ਮਗਨ ਸੀ ਕਿ ਪਿਤਾ ਨੇ ਪੁੱਛਿਆ, ਕੀ ਸੋਚ ਰਹੇ ਹੋ ਸਿਧਾਰਥ ਕੀ ਕਰਨ ਦਾ ਇਰਾਦਾ ਹੈ? ਬਾਲਕ ਨੇ ਜਵਾਬ ਦਿੱਤਾ ਪਿਤਾ ਜੀ ਸ਼ਹਿਰ ਦੇਖਣ ਦੀ ਇੱਛਾ ਹੈ, ਆਬਾਦੀ ਵੱਲ ਜਾਣਾ ਚਾਹੁੰਦਾ ਹਾਂ। ਸ਼ਹਿਜ਼ਾਦੇ ਨੂੰ ਮਹਿਲਾਂ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ ਪਰੰਤੂ ਪਿਤਾ ਨੇ ਅਹਿਲਕਾਰਾਂ ਨੂੰ ਬੁਲਾਇਆ ਤੇ ਕਿਹਾ, ਹੁਸ਼ਿਆਰ ਰਹਿਣਾ ਕੋਮਲ ਚਿੱਤ ਰਾਜ ਕੁਮਾਰ ਸ਼ਹਿਰ ਵੱਲ ਜਾ ਰਿਹਾ ਹੈ, ਕੋਈ ਅਜਿਹੀ ਵਸਤੂ ਨਾ ਦਿੱਸੇ ਜਿਸ ਨੂੰ ਦੇਖਣ ਨਾਲ ਸ਼ਹਿਜ਼ਾਦਾ ਉਦਾਸ ਹੋਵੇ ਜਜ਼ਬਾਤੀ ਬਾਲਕ ਹੈ, ਧਿਆਨ ਰੱਖਣਾ। ਚੰਨਾ ਸਿਧਾਰਥ ਦਾ ਰਥਵਾਨ ਸੀ ਰਾਹ ਵਿਚ ਰਾਜ ਕੁਮਾਰ ਨੇ ਇਕ ਬੁੱਢਾ ਆਦਮੀ ਤੱਕਿਆ ਜਿਸ ਦੀਆਂ ਅੱਖਾਂ ਕਮਜ਼ੋਰੀ ਨਾਲ ਅੰਦਰ ਧਸੀਆਂ ਹੋਈਆਂ ਸਨ ਸਿਧਾਰਥ ਨੇ ਪੁੱਛਿਆ ਚੰਨੇ, ਇਹ ਆਦਮੀ ਇਹੋ ਜਿਹਾ ਕਿਉਂ ਹੈ, ਰਥਵਾਨ ਨੇ ਦੱਸਿਆ ਇਹ ਬਿਰਧ ਆਦਮੀ ਹੈ ਤੇ ਬੁਢਾਪਾ ਸਭ ਨੂੰ ਅਜਿਹਾ ਜਰਜਰਾ ਕਰ ਦਿੰਦਾ ਹੈ ਤੁਸੀਂ ਅਸੀਂ ਸਭ ਇਕ ਦਿਨ ਬੁੱਢੇ ਹੋਵਾਂਗੇ ਸਿਧਾਰਥ ਇਹ ਸੁਣ ਕੇ ਉਦਾਸ ਹੋ ਗਿਆ। ਅੱਗੇ ਗਏ ਤਾਂ ਕੁੱਝ ਬੰਦੇ ਕਿਸੇ ਮ੍ਰਿਤਕ ਦੀ ਅਰਥੀ ਚੁੱਕ ਰਹੇ ਚੁੱਕੀ ਜਾ ਰਹੇ ਸਨ ਸਿਧਾਰਥ ਨੇ ਇਸ ਬਾਰੇ ਪੁਛਿਆ ਤਾਂ ਚੰਨੇ ਨੇ ਦੱਸਿਆ, ਹਰ ਬੰਦੇ ਨੇ ਇਕ ਦਿਨ ਮਰਨਾ ਹੈ, ਮੌਤ ਤੋਂ ਕੋਈ ਨਹੀਂ ਬਚ ਸਕਿਆ। ਇਹ ਸੁਣ ਕੇ ਸਿਧਾਰਥ ਨੂੰ ਦੁਖ ਹੋਇਆ ਕੀ ਜੀਵਨ ਇਹੋ ਹੈ? ਇੰਨਾ ਕੁ ਹੈ ਅੱਗੇ ਤੁਰਦੇ ਗਏ ਤਾਂ ਸਿਧਾਰਥ ਨੇ ਇਕ ਸਾਧੂ ਦੇਖਿਆ, ਰਥਵਾਨ ਨੂੰ ਜਦੋਂ ਉਸ ਬਾਰੇ ਪੁੱਛਿਆ ਤਾਂ ਉਸ ਨੇ ਦੇਖਿਆ ਦੱਸਿਆ ਕਿ ਇਹ ਤਪੱਸਵੀ ਹੈ, ਦੁੱਖਾਂ ਤੋਂ ਛੁਟਕਾਰਾਂ ਪ੍ਰਾਪਤ ਕਰਨਾ ਚਾਹੁੰਦਾ ਹੈ, ਸਿਧਾਰਥ ਨੇ ਚੰਨੇ ਨੂੰ ਵਾਪਸ ਚੱਲਣ ਲਈ ਕਿਹਾ ਸਿਧਾਰਥ ਨੇ ਦੇਖਿਆ ਕਿ ਸਾਧੂ ਦੇ ਚਿਹਰੇ ਤੇ ਨਿਰਮਲਤਾ ਸੀ, ਸ਼ਾਂਤੀ ਸੀ। ਇਸ ਸ਼ਾਂਤਮਈ ਚਿਹਰੇ ਨੂੰ ਰਾਜ ਕੁਮਾਰ ਭੁੱਲ ਨਾ ਸਕਿਆ ਇਹ ਉਸ ਦਾ ਆਦਰਸ਼ ਬਣ ਗਿਆ, ਇਸ ਉਪਰੰਤ ਉਹ ਮਹਿਲ ਵਾਪਸ ਮਹਿਲਾਂ ਵਿਚ ਆ ਗਏ ਜੁਆਨ ਹੋਣ ਤਕ ਸਿਧਾਰਥ ਨੇ ਸ਼ਸਤਰ ਅਤੇ ਸ਼ਾਸਤਰ ਦੋਹਾਂ ਤਰ੍ਹਾਂ ਦੀ ਵਿਦਿਆ ਵਿਚ ਨਿਪੁੰਨਤਾ ਹਾਸਲ ਕੀਤੀ ਉਸ ਨੇ ਸਾਬਤ ਕੀਤਾ ਕਿ ਉਹ ਜੇ ਗੰਭੀਰ ਸੁਭਾਅ ਦਾ ਹੈ ਤਾਂ ਇਸ ਦਾ ਇਹ ਭਾਵ ਨਹੀਂ ਕਿ ਜਿਸਮਾਨੀ ਕਰਤੱਬਾਂ ਵਿਚ ਪਿੱਛੇ ਰਹਿ ਗਿਆ ਹੈ। ਘੋੜ ਸਵਾਰੀ, ਨੇਜੇਬਾਜ਼ੀ, ਤੀਰ ਅੰਦਾਜ਼ੀ, ਤਲਵਾਰਬਾਜ਼ੀ ਆਦਿਕ ਮੁਕਾਬਲਿਆਂ ਵਿਚ ਵੀ ਉਹ ਵੱਧ ਚੜ੍ਹ ਕੇ ਹਿੱਸਾ ਲੈਂਦਾ ਪਰ ਵਧੇਰੇ ਖਾਮੋਸ਼ ਰਹਿੰਦਾ, ਇਕਾਂਤਵਾਸ ਪਸੰਦ ਕਰਦਾ ਮਾਪਿਆਂ ਨੇ ਉਹੋ ਸੋਚਿਆ ਜੋ ਅਜਿਹੇ ਬੱਚਿਆਂ ਦੇ ਮਾਪੇ ਸੋਚਿਆ ਕਰਦੇ ਹਨ ਕਿ ਸਿਧਾਰਥ ਦਾ ਵਿਆਹ ਕਰ ਦੇਈਏ, ਦੁਨੀਆਂਦਾਰੀ ਵਿਚ ਪੈ ਕੇ ਉਸ ਦਾ ਦਿਲ ਲੱਗ ਜਾਵੇਗਾ, ਪਿਤਾ ਨੇ ਗੌਤਮ ਪਾਸ ਵਿਆਹ ਦੀ ਗੱਲ ਕੀਤੀ ਤਾਂ ਉਸ ਨੇ ਕਿਹਾ, ਵਿਆਹ ਕਰਾਉਣ ਵਿਚ ਕੋਈ ਹਰਜ ਨਹੀਂ ਪਰ ਜਿਸ ਨੂੰ ਮੈਂ ਜਾਣਦਾ ਨਹੀਂ

ਕਿ ਕਪਿਲਵਸਤੂ ਵਿਖੇ ਸ਼ਸਤਰਾਂ ਸ਼ਾਸਤਰਾਂ ਦੇ ਮੁਕਾਬਲੇ ਹੋਣਗੇ, ਇਨ੍ਹਾਂ ਵਿਚ ਭਾਗ ਲੈਣ ਲਈ ਸੱਦੇ ਭੇਜੇ ਗਏ, ਜਿਨ੍ਹਾਂ ਰਾਜਕੁਮਾਰੀਆਂ, ਰਾਜ ਕੁਮਾਰਾਂ ਨੇ ਮੁਕਾਬਲੇ ਵਿਚ ਭਾਗ ਨਹੀਂ ਵੀ ਲੈਣਾ, ਉਹ ਵੀ ਬਤੌਰ ਦਰਸ਼ਕ ਹਾਜ਼ਰ ਹੋਣ।

ਇਹ ਯਸ਼ੋਧਰਾ ਸੀ, ਸਮਾਪਤੀ ਹੋਈ ਤੇ ਅੰਤਮ ਦਿਨ ਆ ਗਿਆ ਸਾਰਿਆਂ ਮਹਿਮਾਨਾ ਨੂੰ ਤੋਹਫ਼ੇ ਦਿੱਤੇ ਗਏ, ਕੀਮਤੀ ਸੁਗਾਤਾਂ, ਸੋਨੇ ਦੀਆਂ, ਚਾਂਦੀ ਦੀਆਂ, ਹੀਰਿਆਂ ਜਵਾਹਰਾਤਾਂ ਜੜੀਆਂ ਸੁਗਾਤਾਂ ਯਸ਼ੋਧਰਾ ਪਿੱਛੇ ਖਲੋਤੀ ਰਹੀ। ਉਸ ਵਿਚ ਕੋਈ ਕਾਹਲਾਪਣ ਨਹੀਂ ਸੀ ਉਸ ਨੂੰ ਭੇਟ ਕਰਨ ਲਈ ਕੁੱਝ ਨਹੀਂ ਬਚਿਆ, ਸਭ ਸੁਗਾਤਾਂ ਖਤਮ ਹੋ ਗਈਆਂ, ਸਾਰੇ ਉਦਾਸ ਹੋਏ ਕਿ ਇਹ ਚੰਗਾ ਸ਼ਗਨ ਨਹੀਂ ਹੋਇਆ ਯਸ਼ੋਧਰਾ ਨੂੰ ਗੌਤਮ ਨੇ ਆਪਣੇ ਚੋਲੇ ਤੇ ਟੰਗਿਆ ਚੰਬੇ ਦਾ ਫੁੱਲ ਉਤਾਰ ਕੇ ਸਤਿਕਾਰ ਨਾਲ ਭੇਟ ਕੀਤਾ ਇਹ ਸਮਝਿਆ ਗਿਆ ਕਿ ਯਸ਼ੋਧਰਾ ਪੰਸਦ ਨਹੀਂ ਆਈ ਪਰ ਯਸ਼ੋਧਰਾ ਪ੍ਰਸੰਨ ਸੀ ਉਸ ਨੇ ਕਿਹਾ ਇਸ ਫੁੱਲ ਵਿਚ ਕਈ ਸਦੀਆਂ ਰਹਿਣ ਵਾਲੀ ਅਮਰ ਮਹਿਕ ਹੈ, ਮੇਰੇ ਲਈ ਇਹ ਕਾਫੀ ਹੈ, ਮਹਾਰਾਜ ਸੁਧੋਧਨ ਨੇ ਸਿਧਾਰਥ ਨੂੰ ਪੁੱਛਿਆ, ਯੁਵਰਾਜ ਤੁਹਾਡਾ ਵਿਆਹ ਕਰਨਾ ਹੈ ਇਥੇ ਆਪਣੀਆਂ ਮਹਿਮਾਨ ਯੁਵਰਾਣੀਆਂ ਵਿਚੋਂ ਕੋਈ ਪਸੰਦ ਆਈ। ਜੇ ਨਹੀਂ ਆਈ ਆਪਾਂ ਫਿਰ ਯਤਨ ਕਰਾਂਗੇ ਸਿਧਾਰਥ ਨੇ ਕਿਹਾ, ਮਹਾਰਾਜ ਯਸ਼ੋਧਰਾ ਗੰਭੀਰ ਸੁਭਾਅ ਦੀ ਸੁੰਦਰ ਰਾਜ ਕੁਮਾਰੀ ਮੈਨੂੰ ਪਸੰਦ ਹੈ, ਸੋਧਨ ਸੁਧੋਧਨ ਨੇ ਯਸ਼ੋਧਰਾ ਦੇ ਪਿਤਾ ਪਾਸ ਵਿਆਹ ਦੀ ਪੇਸ਼ਕਸ ਰੱਖੀ ਤਾਂ ਉਹਨਾਂ ਨੇ ਪ੍ਰਸੰਨਤਾ ਨਾਲ ਪ੍ਰਵਾਨ ਕੀਤੀ, ਯਸ਼ੋਧਰਾ ਨੇ ਪੇਸ਼ਕਸ਼ ਸ ਸਵੀਕਾਰ ਕੀਤੀ, ਸਾਰੇ ਮਹਿਮਾਨ ਅਤੇ ਮਹਿਲਵਾਸੀ ਇਸ ਗੱਲੋਂ ਹੈਰਾਨ ਸਨ ਕਿ ਕਿੰਨੀ ਸਾਦਗੀ ਨਾਲ ਇਕ ਬਹੁਤ ਵੱਡਾ ਫੈਸਲਾ ਸਹਿਜ ਸੁਭਾਅ ਸਿਰੇ ਚੜ੍ਹ ਗਿਆ। ਸਾਰੀ ਉਮਰ ਗੌਤਮ ਨੇ ਬਹੁਤ ਵੱਡੇ ਫੈਸਲੇ ਸਹਿਜ ਸੁਭਾਅ ਕੀਤੇ ਯਸ਼ੋਧਰਾ ਆਦਰਸ਼ਕ ਪਤਨੀ ਸਾਬਤ ਹੋਈ, ਯੁਵਰਾਜ ਸਿਧਾਰਥ ਪਿਆਰਾ ਇਨਸਾਨ ਸੀ ਉਹ ਤੀਖਣ ਬੁੱਧ, ਵਿਦਿਆ ਵਿਚ ਪ੍ਰਬੀਨ ਅਤੇ ਖੇਡਾਂ ਵਿੱਚ ਉਤਸ਼ਾਹੀ ਨੌਜਵਾਨ ਸੀ ਇਕ ਵਾਰ ਅਜਿਹਾ ਮੁਕਾਬਲਾ ਹੋਇਆ ਕਿ ਰੁੱਖਾਂ ਦੀ ਪਾਲ ਵਿਚੋਂ ਘੋੜ ਸਵਾਰ ਨੇ ਤਲਵਾਰ ਨਾਲ ਇਕ ਰੁੱਖ ਕੱਟ ਕੇ ਅੱਗੇ ਲੰਘਣਾ ਸੀ ਸਿਧਾਰਥ ਵੀ ਇਸ ਵਿਚ ਸ਼ਾਮਲ ਹੋਇਆ। ਉਸ ਨੇ ਘੋੜਾ ਸਰਪਟ ਦੁੜਾਇਆ ਤੇ ਤਲਵਾਰ ਨਾਲ ਰੁੱਖ ਦੇ ਤਣੇ ਤੇ ਵਾਰ ਕੀਤਾ ਤਲਵਾਰ ਇਉਂ ਲੰਘ ਗਈ ਜਿਵੇਂ ਘਿਉ ਵਿਚੋਂ ਵਾਲ ਲੰਘ ਜਾਂਦਾ ਹੈ ਕੁਝ ਦੇਰ ਰੁੱਖ ਉਵੇਂ ਹੀ ਖਲੋਤਾ ਰਿਹਾ। ਸਾਰਿਆਂ ਨੇ ਇਹੋ ਸਮਝਿਆ ਕਿ ਰੁੱਖ ਕੱਟਿਆ ਨਹੀਂ ਜਾ ਸਕਿਆ, ਪਰ ਥੋੜ੍ਹੀ ਦੇਰ ਬਾਅਦ ਹਵਾ ਦਾ ਬੁੱਲਾ ਆਇਆ, ਕੱਟਿਆ ਹੋਇਆ ਰੁੱਖ ਡਿੱਗ ਪਿਆ ਜੈ ਜੈ ਕਾਰ ਹੋਈ ਤਾਂ ਸਿਧਾਰਥ ਨੇ ਕਿਹਾ, ਇਵੇਂ ਹੀ ਹੋਇਆ ਕਰੇਗਾ। ਸ਼ਕਤੀਸ਼ਾਲੀ ਰੁੱਖ ਕੱਟੇ ਜਾਇਆ ਕਰਨਗੇ ਮੇਰੀ ਤਲਵਾਰ ਸਹਿਜ ਨਾਲ ਉਨ੍ਹਾਂ ਵਿਚੋਂ ਦੀ ਲੰਘੇਗੀ ਰੁੱਖਾਂ ਨੂੰ ਤਾਂ ਰੁੱਖਾਂ ਨੂੰ ਜਾਂ ਦਰਸ਼ਕਾਂ ਨੂੰ ਦੇਰ ਤਕ ਪਤਾ ਨਹੀਂ ਲੱਗਿਆ ਕਰੇਗਾ ਕਿ ਉਹ ਕੱਟੇ ਜਾ ਚੁੱਕੇ ਹਨ। ਇਵੇਂ ਹੀ ਹੋਇਆ ਕਰੇਗਾ ਦਿਨ ਬੀਤਦੇ ਗਏ ਜੀਵਨ ਆਪਣੀ ਚਾਲ ਤੁਰਿਆ ਜਾ ਰਿਹਾ ਸੀ ਯਸ਼ੋਧਰਾ ਨੇ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਮ ਰਾਹੁਲ ਰੱਖਿਆ ਗਿਆ, ਸਿਧਾਰਥ ਦੂਰ ਕਿਧਰੇ ਕਿਸੇ ਵੱਖਰੀ ਵਸਤੂ ਦੀ ਤਲਾਸ਼ ਵਿਚ ਸੀ ਹਰ ਵਸਤੂ ਹਰ ਵਿਅਕਤੀ ਦੇ ਨੇੜੇ ਰਹਿੰਦਾ ਹੋਇਆ ਵੀ ਉਹ ਉਨ੍ਹਾਂ ਤੋਂ ਦੂਰ ਸੀ, ਉਹ ਆਪਣੇ ਆਪ ਵਿਚ ਮਸਤ ਰਹਿੰਦਾ ਸੀ, ਆਪਣੀ ਧੁਨ ਵਿਚ ਮਗਨ। ਲੋਕਾਂ ਤੋਂ ਇਹ ਸਾਰਾ ਕੁਛ ਸਰੀਰ ਸਭ ਕੁਛ ਸਹੀ ਹੁੰਦਾ ਹੈ ਜਦੋਂ ਤੁਸੀਂ ਆਪਣੀ ਸਾਰੀਆਂ ਚੀਜ਼ਾਂ ਨੂੰ ਸਹੀ ਢੰਗ ਨਾਲ ਲੈ ਕੇ ਚੱਲਦੇ ਹੋ।

ਇਹ ਸੰਗਠਨ ਤੇ ਸ਼ਕਤੀਆਂ ਦਾ ਵਰਤਣ ਕੀਤਾ ਜਾਂ ਕੀਤਾ ਗਿਆ ਹੈ ਹਰ ਰਾਜ ਦੀ ਇੱਕ ਉੱਚ ਅਦਾਲਤ ਹੋਵੇਗੀ ਪਰੰਤੂ ਸਵਿਧਾਨ ਦੀ ਧਾਰਾ ਦੋ ਸੌ ਇਕੱਤੀ ਅਨੁਸਾਰ ਸੰਸਦ ਕਾਨੂੰਨ ਦੁਆਰਾ ਦੋ ਜਾਂ ਦੋ ਤੋਂ ਵੱਧ ਰਾਜਾਂ ਅਤੇ ਕੇਂਦਰੀ ਸਾਂਝੀ ਹੋਈ ਕੋਰਟ ਦੀ ਵਿਵਸਥਾ ਕਰ ਸਕਦੀ ਹੈ। ਉਦਾਹਰਨ ਵਜੋਂ ਪੰਜਾਬ ਹਰਿਆਣਾ ਅਤੇ ਕੇਂਦਰੀ ਪ੍ਰਸ਼ਾਸ਼ਿਤ ਚੰਡੀਗੜ੍ਹ ਇਸ ਸਥਾਨ ਲਈ ਹਾਈਕੋਰਟ ਦੀ ਵਿਵਸਥਾ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਆਸਾਮ, ਨਾਗਾਲੈਂਡ, ਮਨੀਪੁਰ, ਮੇਘਾਲਿਆ, ਮੈਜੋਰਮ ਆਦਿ ਸਾਂਝੀ ਹਾਈਕੋਰਟ ਦੀ ਵਿਵਸਥਾ ਹੈ। ਮੁਕੱਦਮਿਆਂ ਸੰਬੰਧੀ ਵੀ ਸਾਰਿਆਂ ਦੀ ਇਹ ਵਿਵਸਥਾ ਕੀਤੀ ਗਈ ਹੈ, ਜੇਕਰ ਸੈ ਸ਼ਾਸ਼ਨ ਜੱਜ ਨੇ ਕਿਸੇ ਦੋਸ਼ੀ ਨੂੰ ਚਾਰ ਸਾਲ ਜਾਂ ਇਸ ਤੋਂ ਜ਼ਿਆਦਾ, ਸਾਲਾਂ ਦੀ ਕੈਦ ਦਿੱਤੀ ਜਾਵੇ ਤਾਂ ਹਾਈਕੋਰਟ ਕੋਲ ਆਪਣੀ ਅਪੀਲ ਕੀਤੀ ਜਾ ਸਕਦੀ ਹੈ ਹਰ ਰਾਜ ਦੀ ਹਾਈਕੋਰਟ ਨੂੰ ਸਵਿਧਾਨ ਦੀ ਧਾਰਾ ਦੋ ਸੌ ਪੰਦਰਾਂ ਅਨੁਸਾਰ ਮੰਨਿਆ ਜਾਂਦਾ ਹੈ, ਇਸਦਾ ਭਾਵ ਕਿ ਉਸ ਦੁਆਰਾ ਦਿੱਤੇ ਗਏ ਫੈਸਲੇ

ਦੇ ਤੌਰ ਤੇ ਪੇਸ਼ ਹੁੰਦੇ ਹਨ, ਪੇਸ਼ ਕਰਦੇ ਹਨ ਜੇਕਰ ਹੇਠਲੀਆਂ ਅਦਾਲਤ ਦੀ ਹਾਈਕੋਰਟ ਦੁਆਰਾ, ਦਿੱਤੇ ਫੈਸਲਿਆਂ ਨੂੰ ਨਹੀਂ ਮੰਨਿਆ ਮੰਨਿਆ ਜਾ ਮੰਨਿਆ ਤਾਂ ਅਜਿਹੀ ਸਥਿੱਤੀ ਵਿੱਚ ਅਦਾਲਤ ਦੀ ਮਾਨ ਹਾਨੀ ਕਾਰਨ ਦੇ ਦੋਸ਼ ਵਿੱਚ ਸਜ਼ਾ ਦਿੱਤੀ ਜਾ ਸਕਦੀ ਹੈ। ਰਾਜ ਵਿਧਾਨ ਮੰਡਲ ਕਾਨੂੰਨ ਪਾਸ ਕਰਕੇ ਹਾਈਕੋਰਟ ਦੇ ਅਧਿਕਾਰ ਖੇਤਰ ਵਿੱਚ ਵਾਧਾ ਕਰ ਸਕਦੀ ਹੈ, ਹਾਈਕੋਰਟ ਦੀ ਸ਼ਿਕਾਇ ਸ਼ਕਤੀਆਂ ਅਤੇ ਕੰਮਾਂ ਨੂੰ ਵੇਖਦੇ ਹੋਏ ਅਸੀਂ ਆਖ ਸਕਦੇ ਹਾਂ ਕਿ ਜਿਸ ਅਦਾਲਤ ਵਿੱਚ ਪ੍ਰਾਂਤ ਵਿੱਚ ਸਮੁੱਚੇ ਦੇਸ ਸੁਪਰੀਮ ਕੋਰਟ ਦੀ ਹੈ ਉੱਚ ਅਦਾਲਤ ਤੇ ਪ੍ਰਾਂਤ ਦੀਆਂ